ਫਿਰ ਕਾਫ਼ੀ ਇਹ ਵੀ ਕਾਫ਼ੀ interesting story ਆ ਤੇ ਤੁਸੀਂ ਇਹ movie ਕਿੱਥੇ ਦੇਖਣ ਗਏ ਸੀ?

ਉਹ ਕਾਫ਼ੀ time ਪਹਿਲਾਂ ਆਏ ਸੀ ਤੇ ਤੁਸੀਂ ਕੋਈ ਏਦਾਂ ਦੀ movie ਦੇਖੀ ਹੋਈ ਜਿਹਦੇ 'ਚ fight ਵਗ਼ੈਰਾ ਜਾਂ ਲੜਾਈ ਵਗ਼ੈਰਾ movie 'ਚ ਜਾਂ ਏਦਾਂ ਦੀ movie ਕੋਈ ਦੇਖੀ ਹੈ ਅੱਜ ਤੱਕ,

ਹਾਂਜੀ ਤੇ ਕੋਈ ਹੋਰ ਅੱਛਾ ਮੈਂ ਤੈਨੂੰ ਇੱਕ movie ਹੋਰ ਮੈਂ ਨਾ last time ਇੱਕ movie ਦੇਖੀ ਸੀ fast and furious ਉਹ ਇਹ ਨਾ movie movie ਸੀ ਇਹ hollywood movie ਵੈਸੇ ਸੀਗੀ ਔਰ ਤੈਨੂੰ ਪਤਾ ਹੀ ਹੈ ਡਾਇਨੇ ਜੋਹਨਸਨ ਰੋਕ ਜਿਹੜਾ ਉਹ ਸਾਰੀ ਦੁਨੀਆਂ ਵਿੱਚ popular ਹੈ ਤੇ ਉਹਨੇ ਇਹ ਇਹ movie ਕੀਤੀ ਸੀ ਔਰ ਇੱਕ ਅਹ ਇਹ ਜਿਹੜੀ movie ਆ ਨਾ ਇਹ ਇਹ ਕਾਰਾਂ ਕਾਰ base ਤੇ movie ਹੈ Racing cars ਹੁੰਦੀਆਂ ਇਹਦੇ 'ਚ ਔਰ ਕਾਫ਼ੀ interesting movie ਸੀ ਮੈਂ ਆਪਣੇ friend ਦੇ ਨਾਲ ਦੇਖਣ ਗਿਆ ਸੀ ਉਦੋਂ ਮੈਂ ਚੰਡੀਗੜ੍ਹ ਰਹਿੰਦਾ ਸੀ ਤੇ ਜਦੋਂ ਮੈਂ ਇਹ movie ਦੇਖਣ ਗਿਆ ਹਾਂ ਨਾ

ਤੇ ਦੇ ਦੇ ਦੀ ਰੌਲਾ ਦੇ ਦੇ ਦੀ ਖੱਪ ਤੇ ਤੇ ਉਹ ਕਾਫ਼ੀ ਉਦੋਂ ਮੈਨੂੰ ਬੜਾ ਹੀ ਵਧੀਆ ਲੱਗਿਆ ਸੀ movie ਦੇਖ ਕੇ ਤੇ ਔਰ ਅਹ ਇਸ ਤੋਂ ਬਾਅਦ ਇਹ ਨਾ ਇਹਦੀ ਅੱਠ ਉਹ ਹੈ ਪੂਰੇ episodes ਤੇ ਮੈਂ ਸਾਰੇ episodes ਦੇਖੇ ਹੋਏ ਨੇ even ਹੁਣ ਜਿਹੜੀ ਆਈ ਸੀ ਨਾ last time ਉਹ ਵੀ ਮੈਂ ਦੇਖਣ ਗਿਆ ਸੀਗਾ ਆਪਣੇ friend ਦੇ ਨਾਲ ਤੇ ਉਹ ਮੈਂ three D ਦੇਖੀ ਸੀ, ਜਦੋਂ ਉਹ ਵੀ ਮੈਂ theater 'ਚ ਹੀ ਦੇਖੀ ਸੀ ਜਦੋਂ ਤੈਨੂੰ ਪਤਾ three D ਜਿਹੜੀ ਅਹ ਉਹ ਮਿਲਦੇ ਹੈ ਚਸ਼ਮੇ ਮਿਲਦੇ ਆ ਉਹ ਜਦੋਂ ਗੱਡੀਆਂ ਆਪਸ 'ਚ ਟਕਰਾਉਂਦੀਆਂ ਜਾਂ building ਏਦਾਂ ਲੱਗਦਾ ਵੀ ਸੱਚੀ ਆਪਾਂ building ਤੋਂ ਥੱਲੇ ਡਿੱਗਣ ਲੱਗੇ ਹਾਂ,

ਠੀਕ ਜੀ madam ਮੈਨੂੰ ਨਾ ਇੱਕ ਜ਼ਰੂਰੀ ਕੰਮ ਆ ਗਿਆ ਤੇ ਮੈਂ ਤੁਹਾਡੇ ਨਾਲ ਹੁਣ ਕੱਲ੍ਹ ਨੂੰ ਗੱਲ ਕਰਾਂਗਾ ਜੀ ਸਤਿ ਸ੍ਰੀ ਅਕਾਲ okay okay bye hello hello ਸਾਸਰੀਕਾਲ ਗ ਕੀ ਹਾਲ ਆ ਹਨ ਜੀ ਸਾਸਰੀਕਾਲ ਤਾਬ੍ਯ੍ਤ ਟਾਕ ਹੈ ਤੁਸੀਂ ਦਸੋ ਕੀੜਾ ਮੈਂ ਵ ਵੜਿਆ ਹੋਰ ਕੀ ਕਰ ਰਹੀ ਕ अब तो खोच नहीं ही बस अब तो सोहनदारा सा grad test topic

ਹਨ ਜੀ ਹਨ ਜੀ ਕਿਦਾਂ ਕਿਦਾਂ ਕੀ ਆਯ ਕਲਾ ਕਰਿਤਿ ਕਾਫੀ ਮੁਰ੍ਤੇਯਾਂ ਸੋਨਿਯਾਂ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 ਹਮਮ ਜਿਦਾਂ ਕੀ ਹਾਤੀਹਾਸ ਦੇ ਘਾਲ ਕੀਤੀ ਜੇ ਟੀ ਤਾ ਪ੍ਰਤਿਨਿ ਤਾਯਾਜ਼ ਦਾਬ੍ਯ੍ਯਾ ਨਿਕਾਸ ਪੋਰਵੀ ਇਤਿਹਾਸ ਤਕ ਹੈ ਗਾ ਲਾਬਿਯਾ

ਏ ਹਨ ਗੀ ਏਥੇ ਜਿਦਾਂ ਪਾਲਾ ਹੈ ਨਾ ਪਾਲਾਬ ਸ਼ਾਲਾਬ ਯਾ ਨੁਕਰੀ ਪਰ ਤਰਜ਼ ਦਾ ਜੇਰੇ ਕੀਲ ਕਾਬਿਲੇ ਵੀ ਮਿਲਦੇ ਨਾ ਟੀ ਉਨੀ ਸੋ ਤੇਰ੍ਵੇਂਜਾ ਡੀ ਵੇਚ

ਫਲਾ ਰਾਜ ਬਨਯ ਸੇ ਗਾ

ਇਕ ਨਵੰਬਰ ਉਨੀਸ ਸੋ ਸਤਵੰਜਾ ਨੋ ਵੀ ਅੰਦਰ ਰਾਜ ਦਾ ਤੈਲ੍ਗੋ ਬੋਲਾਂ ਵਾਲੇ ਖਿਤ੍ਰ ਵਿਚ ਲੇਵਾ ਹ ਉਠੀ ਤਿਆਲ ਕੁਪਾਸ਼ਾ ਸੀਗੀ ਨਾ ਹਨ ਜੀ ਹੈਦਰਾ ਬਾਦ ਹਮ ਅੰਦਰ ਅੰਦਰ ਪੇਰ੍ਡੀਸ਼ ਚ ਅੰਡੇ ਸੀ ਸ਼ਕਤੀ ਦੇ ਰੂਪ ਚ ਸ ਬੰਦੇ ਗੀ ਸ ਬੰਦੇ ਉਡੇ ਕ ਜਾਰੀ ਤ੍ਤ੍ਰਾਬ੍ਤ ਜਾਰੀ ਅੰਦਰੇ ਪਰਦੇਸ਼ ਦੀ ਸੰਸ੍ਕਿਰਿਟੀ ਓ ਦੀ ਕਠੈਨ ਵੀ ਉਬਰੀ ਸੀ ਗੀ ਹਨ ਜ ਹਨ ਜੀ ਉਮਰ ਰੇ ਸੀ ਉਸ ਟੀਮੇ ਤੇ

ਮੂਰਤੀਆਂ ਮੂਰਤੀਆਂ ਤਾਂਕ੍ਰੀਆਂ ਤ ਲੈ ਕ ਏਕਾ ਇਓਕੋਨਿਕ ਸਮਾਂ ਕਲੇਰੀ ਟਾਕਰੇ ਮਾਕਾਹ ਮਸਜਿਦ ਮਾਕ੍ਬਾਰਹ

ਕਾਫੀ ਕੁਛ ਧ੍ਕ੍ਹਨ ਨੂੰ ਮਿਲਦਾ ਫਾਥਾਰ ਕੀ ਨਕਾਸ਼ੀ ਜਾਵੇਯਨ ਚੰਦੇਯਾਂ ਮੁਰ੍ਤੇਯਾ ਪੀਤਲ ਕੀ ਜੇਰੀ ਤੁਕਾਰੀ ਜੀਰੀ ਕਾਮ ਡੀ ਤੁਕ੍ਰੀ ਜੇਰੀ ਦਾਤ ਕੀ ਬੇਰ੍ਤੇੰ

ਤੁਰਨ ਦਾ ਆਮ ਤੋਰ ਤੇ ਸੰਬਾਰ ਬਾਰਾ ਸਬਜੀਆਂ ਵਖੋ ਵਖਰੀਆਂ ਤੇਯਾਰੀਆਂ ਨਾਲ ਪਰੋਸਿਆਂ ਜਾਂਦਾ ਆਯ

ਟੀ ਅੰਦਰ ਪ੍ਰਦੇਸ਼ ਦੀ ਵਖਰੀ ਵਖਰੀ ਪਾਸ਼੍ਦਾਦ ਆਈ ਹੋਈ ਕ ਏਥੇ ਡੀ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 ਹਨਾ ਜੀ ਆਦੀ ਨਾਲ ਪਰੋਸਿਆ ਜਾਂਦਾ ਆਯ ਨਾ ਚਟਨੀ ਪਾਵੋਦਰ ਆਚਾਰ ਦੇ ਨਾਲ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 ਅੰਦਰ ਪਰਦੇਸ਼ ਜੀਰਾ ਹੈਂ ਗਾ ਦੁਰਾ ਪਰਦੇਸ਼ ਕਰ ਲੇੰਡੀ ਹੋ ਅੰਦਰ ਦਾ ਗੋਸ਼੍ਤ ਜੇਰਾ ਬੇਰਾ ਕਰ ਰੇ ਨੇ ਓ ਤੇ ਕੁਛ ਮੁਰਾਬਾ ਪਰ ਸੀਦ ਵੰਜੇਨ ਜੀ ਜੀ ਨਾ ਆ ਬੰਦਾਂਮਾਰ੍ਦੁ ਗੋਗ੍ਰਾ ਚਟਨੀ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 ਜੂਨਾ ਬੇਰ੍ਯਾਨੀ ਜੀਰੀ ਹੁੰਦੀ ਆ ਬਿਰਯਾਨੀ ਬਿਲਕੁਲ ਹਨ ਜੀ ਤੇ ਡਾਸਰ ਵੀ ਦਖਣੀ ਪਰਤ ਦਾ ਆਇਕ ਪਕਵਾਨ ਆ ਜੇਰਾ ਕ ਮਤਲਬ ਪ੍ਰੋਤੀਏਨ ਤੇ ਕੈਰ੍ਬੋਹ੍ਯ੍ਦ੍ਰਾਤੇ ਹਨ ਜੀ ਸੋ ਟੀਂਡੇ ਏਨ੍ਦਿਸ਼ ਦੇ ਅੰਦਰ ਹਾਨਾ ਜੀ ਹਨ ਜੀ ਬਿਲਕੁਲ ਤੇ ਮਤਲਬ ਇਕ ਚੋਲਾ ਦਾ ਜਿਡਾ ਬਨਾਯਾ ਜਾਂਦਾ

ਹਨ ਜੀ ਜਿਡਾ ਪੰਕੈਕੇ ਹਨਾ ਪੰਕੈਕੇ ਬਣਾਏ ਜਾਂਦਾ ਉਂਜ ਹੀ ਪਤਲੇ ਤੇ ਏਡੇ ਟੀ ਮੁਖ੍ਤਾਤੇ ਜੇਰੇ ਹੁੰਦੇ ਓ ਕਾਲੇ ਚੋਲੇ ਤੇ ਚਨੇ ਨਾਮਕ ਹਨ ਜੀ ਕਾਕੇ ਬਨਾਯਾ ਜਾਂਦਾ ਹਨ ਜੀ ਪਤਲੀ ਟੀ ਏਡੀ ਚ ਕਾਲੀ ਚੁਲੀ

ਟੀ ਕੋਲ ਨੂ ਮਾਲਾਯ੍ਕਾਥਾ ਵੀ ਚਿਕਨੀ ਦੀਮ ਪਸਤ ਬਣਾ ਲੇੰਡੇ ਨੇ ਮਤਲਬ ਹਾਨਾ ਹਨ ਬਿਲਕੁਲ ਬਿਲਕੁਲ ਹਨ ਜੀ ਟੀ ਦਖਣੀ ਪਰਤ ਸਿਰਿਲੰਕਾ ਡੀ ਤਮਿਲ ਆ ਹਾਰਿਸ ਖਾਸ ਕਰਕੇ ਹਿਸਾ ਲੇੰਦਾ ਤੇ ਹਨ ਮਤਲਬ ਮਹਾ ਦੀ ਦੇ ਵਿਚ ਵਿਆਰ੍ਸਾਦ ਦਾ ਦੇਂਦੇ ਹਨ ਜੀ ਚਟਨੀ ਨਾਲ ਜੇਰੀ ਗਿਰ੍ਰੀ ਦੀ ਚਟਨੀ ਵੀ ਹੋਂਦੀ ਆ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

ਆਮ ਪਕਵਾਨ ਹੈ ਹਾਨਾ ਮੈਂ ਤੋਰ ਤੇ ਸਿਰ੍ਰਿਲੰਕਾ ਮਾਯ੍ਸ੍ਰਕ ਮੀਆਂਵਾਲੀ ਬੰਗਲਾਦੇਸ਼ ਮਾਲਾਸਿਯਾ ਸਿੰਗੁਰ ਚ ਉਦਾਰ ਲੋਗ ਕਰੇ ਬਣ ਗਏ ਉਦਾਰ ਡੀ ਬਿਲਕੁਲ ਬਿਲਕੁਲ ਹੁਣ ਯਨਾ ਦੀ ਜਾਰੀ ਮਸਲੀ ਦੀ ਸਮਗਰੀ ਹੁਣ ਦੀ ਆ ਬਕਰ ਕਰੀ ਕਰਿਪਾਤਾ ਹੁਣ ਦੇ ਨੇ ਸਰ੍ਸੂਨ ਹਿੰਗ ਕਾਲਿਮਾਰਚ ਹਨ ਜੀ ਰਾਇ

ਹੁਣ ਦਾ ਆ ਇਟਲੀ ਦਸਾ ਖਾਨ ਚ ਬੁਹਤ ਸਵਾਦ ਲਗ ਦਾ ਆਯ ਓਰ ਕੀ ਨੁਕਸਾਨ ਵਿਨੀ ਦਿੰਦਾ ਆ ਚੀਜ਼ ਆਯ ਚੀਜ਼

ਮੂਸਮ ਏਥੇ ਤ੍ਤਾਤ੍ਵਾਰਤੀ ਹੋਣ ਏਕ ਬਾਰਿਸ਼ ਬੋਹਤ ਜਿਆਦਾ ਹੋਣ ਦੀ ਆ ਹਨ ਜੀ ਹਨ ਜੀ ਬਦਲ ਚਕਨਾਈ ਚਾਵਲ ਹਨ ਜੀ

ਸਾਰਾ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

ਟੀ ਹੈਦਰਾ ਬਾਦ ਨਿਜ਼ਾਮ ਦਾ ਕਰ ਆ ਗਿਦਾ ਕ ਹੈਦਰਾਬਾਦ ਦੇ ਵਿਚ ਸ਼ਾਹ੍ਸ਼ਕ ਰਾਗਾਂ ਨਿਗ੍ਰਾਮੀ ਪੋਗਾਂ ਅਮੀਰ ਮਸਲੀ ਦਰ ਤ ਚਾਤ੍ਪਾਤ੍ਤਾਯ ਲੈ ਜੇਰੇ ਖੱਟੇ ਲੇਕਿਨ ਮੀਠੇ ਹਨ ਜੀ ਹਨ ਜੀ ਬਿਲਕੁਲ ਖਾਤੇ ਤ ਲੈ ਕ ਮਿਥੇ ਬਲਾਂ ਤਕ ਸਾਰੇ ਮਿਲਦੇ ਨੇ ਸਵਾਦਿਸ਼ ਸਾਰੇ ਮਿਲ ਦੇ ਹਨ ਹਨ ਜੀ ਮਾਵੋ ਸਖੀ ਮਾਵੋ ਓਰ ਵਿਦਸ਼ੀ ਕੇਸਰ ਜਾਵੀਂ ਦੇ ਮਹਂਗੇ ਮਸਲੇ ਹਰ ਮੀ, ਦੇ ਹਰ ਚੀਜ਼ੇ ਮਿਲ ਦੀ ਆਯ ਮਤਲਬ ਹੇਰ ਮਿਲ ਦੀ ਏ ਪੋਗਾਂ ਦੀ ਥੈਲੀ ਦੀ ਗਲ ਕੇਰਿਯਾ ਟੀ ਦਖਣੀ ਪਰਤ ਸੀ ਅਲੈੰਡ ਵਾਂਗੂ ਸਾਰੇ ਆਰਤੀ ਖਾਨੇ ਸਬ ਤ ਗਰਮ ਏ

ਅਗਰ ਦੈਖ੍ਯਾ ਜਾਏ ਸਰਦੀਆਂ ਨੂ ਮਤਲਬ ਫ੍ਰੇਸ਼ ਹਨ ਦੀਆ ਨੇ ਹਾਨਾ ਨਾਰਿਯਲ ਨਾਰਿਯਲ ਦੀ ਚਟਨੀ ਹੋਣ ਦੀ ਅ

ਲੇਸ੍ਸਨ ਜਿਡਾ ਲੇਸਿਸ ਡਿਸ਼ ਵੇਰਗਾ ਸਵਦੇ ਹੁਣ ਦਾ ਗੁਈਦਾ ਕ ਸੁਖਏ ਤੇ ਕ੍ਰੇਆਮੇ ਵਾਲਿਆਯ ਸਬ੍ਜਿਯਾੰ ਮੇਅਤ ਦੇ ਪਕਵਾਨ ਨਾਰਿਯਲ ਅਦਾਰਿਕ ਚਾਤ੍ਨਿਯਾਂ ਹਾਨਾ ਓ

ਕ ਖੁਰਲੀ ਲੇਸ੍ਸਿਕ ਕਵਲ ਪੰਕੈਕੇ ਦੀ ਤਰਹ ਹਨ ਡੀਯ੍ਯ ਆ ਟੀ ਫਿਲਟਰ ਕੋਫ੍ਫੀਏ ਵੀ ਮੇਲਦੀ ਹਨ ਜੀ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 ਹੀ ਮਤਲਬ ਚਾਵਲਾ ਤ ਬਿਨਾਹ ਉਨਾ ਨ ਕੀ ਭੂਜਨ ਹੀ ਨਹੀ ਲਗ੍ਰਦਾ ਕ ਚਾਵਲ ਹੈ ਟੀ ਫੂਜਨ ਹੈ ਗਾ ਆ ਹਨ ਬਿਲਕੁਲ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

ਆਮ ਤੇ ਪਕਨ ਵਾਲਾ ਤਿਲ ਵੀ ਨਾਰਿਯਲ ਦਾ ਸਬ ਜਿਆਦਾ ਵੋਰਕ ਤੇ ਸਰ੍ਜ੍ਮ੍ਖੀ ਤੇ ਕੈਨ੍ਦਲਾ ਵੇਰ੍ਗਾਯ ਵੇਗੇਤਾਬ੍ਲੇ ਤਿਲ ਵੀ ਵੇਰ੍ਤਾਯ ਜਾਂਦੇ ਨੇ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 ਫੁਜਨ ਦਾ ਰੁਓਪ ਅਕਸਰ ਅਕਸਰ ਚਾਵਲ ਟੀ ਰੁਪਾਚ ਉਪਰ ਕੀ ਵੀ ਚਾਵਲਾ ਦੇ ਉਪ੍ਪੇਰ ਕੀ ਆ ਕੇ ਦੇਸੀ ਕਿਉ ਜੇਰਾ ਹੰਦਾ ਹਾਨਾ ਕਿਉ ਆ ਕ ਖਯਾ ਗੰਦਾ ਜੇਰਾ ਬਿਲਕੁਲ ਕੁਯੁ ਪਾ ਕੀ ਖਯਾ ਜਾਨ ਦਾ ਹਨ ਜੀ ਹਨ ਜੀ ਖੁਲੇ ਤਿਲ ਸ਼ੁ ਜੇਰਾ ਕੁਆਲਿਟੀ ਦਾ ਹੈ ਓਹੀ ਕ ਇਦ੍ਸਰ ਤ ਜਿਆਦਾ ਤ ਜਿਆਦਾ ਚਾਵਲਾਂ ਨੂ ਇਮ੍ਰ੍ਤਾਂਸ ਯਾਨੇ ਭਾਟ ਵਾਦਿਯ ਲਗ ਦੇ ਆ ਇ ਨੂ ਚਾਵਲਾ ਦੀ ਦਿਸ਼ਾ ਹੀਖੰਡੇ ਨੇ ਜਿਆਦਾ ਇਲ੍ਕੁਲ ਬਿਲਕੁਲ ਟੀ ਗਿਦਾਹ ਕ ਅਨਾਮਸਲੇ ਲੈ ਅੰਦਰ ਲਾਯਾ ਜਾਂਦਾ ਹੈ ਟੀ ਚਾਵਲਾ ਡੀ ਲੈ ਸਬ ਤ ਜਿਆਦਾ ਇਦ੍ਦਾਰ ਮਾ

ਹੀ ਮਿਲ ਗਾ ਪ੍ਰੋਪੇਰ ਹਨ ਜੀ ਕਿਉਂ ਕ ਏਡਰ ਵਾਲੇ ਵਾਲੇ ਲੋਗ ਉਸ ਤੇਰਿਕ਼ਾਯ ਨਾਲ ਕਾ ਲੋ ਅੰਡੇ ਨਾ ਖਯਾ ਕਰੋ ਉਸਾਵਾਦ ਏਡਰ ਡੇਯ ਦੋ ਚੀਜ਼ਾਂ ਨਯਨ ਟੀ ਉਠਉਣ ਦਾ ਖਾਨ ਟੀ ਹੁਥੁ ਦਾ ਹੈਂ ਉਸ ਤਰੀਕ਼ੇ ਨਾਲ ਕੇ ਲ ਕਾੱਪੀ ਕਰਕੇ ਏਥੇ ਲਗ ਬ੍ਨਾਨ੍ਡੇ ਪਰ ਓ ਸਹੀ ਚੀਜ਼ ਤਨੁ ਓਥੇ ਮਿਲੇ ਗੀ ਖਾਨ ਵਾਸਤੇ

ਕੋਈ ਇਨਾ ਕੋਈ ਓਖਾ ਨਾਈ ਹੈ ਸੋਖਾ ਹੀ ਬਿਲਕੁਲ ਹੈ ਹਨ ਜੀ ਹਾਂਜੀ ਹਾਂਜੀ ਕਚੇ ਮਸਲੇ ਜਿਡਾ ਕ ਬਣਾਏ ਜਾਂਦੇ ਟੀ ਖੁਦ ਤ ਮਾਸਾਲਾਹ ਤਿਯਾਰ

ਸੋਕੇ ਮਸਲੇ ਲਏ ਜਾਂਦੇ ਕਰੀ ਓ ਕਰਿਪਾਤਾ ਲੈ ਮੇਥੀ ਮਿਰਚ ਏਨਾ ਨੂ ਮਿਲਾ ਕ ਸੋਕਾ ਕ ਫਾਇਰ ਏਨਾ ਨੂ ਪੀਸ ਕ ਆਇਕ ਮਤਲਬ ਪੋਰ ਪਸਤ ਬ੍ਨਾਲਿਯਾ ਜਾਂਦਾ ਮਾਸਾਲਾਹ ਤਿਯਾਰ ਕਿੱਤਾ ਜਾਂਦਾ ਹੈ ਜੋ ਕ ਅਪਨੇ ਖਾਨੇ ਦੇ ਵਿਚ ਉਸੇ ਕਰਦੀ ਹੇਲ੍ਥ੍ਯ ਤਾ ਹੀ ਤਾ ਏਨੇ ਹੇਆਲ੍ਥ੍ਯ ਹੇਆਲ੍ਥ੍ਯ ਕੇ ਲੋ ਉਹੀ ਨਾ ਉਦਾਰ ਸਬ੍ਜਿਯਾੰ ਵੀ ਰੁਸ਼ ਹੋਂਦੀ ਆ ਨਾ ਜੇਵੇ ਹੁਣ ਦਾਸਰੇ ਕ ਤਾਜ਼ਾ ਫੁੱਲ ਮਿਲਦੇ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

ਮਿੱਟੀ ਬੁਹਤ ਵਾਡਿਯਾ ਤਰੀਕ਼ੇ ਨਾਲ ਤ ਹਾਣੁ ਮਿਹਦੇ ਹਨ ਜੀ ਹਨ ਜੀ ਟੀ ਤੋਸੀ ਬਦ੍ਯਾਯ ਤ ਹਾਣੁ ਹੇਆਲ੍ਥ੍ਯ ਫੂਡ ਏਥੁ ਮਿਲਦੀ ਨੀ ਵਾਡੀਆ ਪੁਰਰ ਨੂ ਮਿਲੇ ਗਾ ਖਾਨ ਵਾਸਤੇ ਟੀ ਬੋਹਤ ਹੀ ਵਾਡੀਆ ਤਰੀਕ਼ੇ ਦੀਆਂ ਚਟਨੀ ਵੀ ਕੀਨੀ ਮਤ੍ਲਮ ਅਚੀ ਬੰਦੀ ਹੈ ਗੀ ਆ ਸ੍ਵਾਦ ਬੰਦੀ ਆ ਹਨ ਗ ਹਨ ਗ ਬਿਲਕੁਲ ਅਪ੍ਪਨ ਵੀ ਟ੍ਰੀ ਕਰ ਗੀ ਹਸਨਾ ਵੀ ਕੀਨਾ ਮਜੀ ਦਾ ਕੋਈ ਨਾ ਅਪ੍ਪਨ ਵੀ ਸੰਬਲੇ ਤ੍ਟ੍ਰੀ ਕਰਨ ਗੀ ਹਮਮ ਹਨ ਜੀ ਹਨ ਜੀ ਬਿਲਕੁਲ ਠੇਆਕ ਅਪ੍ਪਨ ਟ੍ਰੀ ਕਰਦਾਂ ਹਨ ਜੀ ਜੀ ਓਕ hello ਵਧੀਆ ਤੁਸੀ ਸੁਣਾਓ

ਸਹੀ ਗੱਲ ਆ ਯਾਰ ਗੱਲ ਤਾ ਤੇਰੀ ਸਹੀ ਆ ਬੰਦੇ ਨੇ ਪਹਿਲੇ ਦਾ ਪਤਾ ਹੋਵੇ benefit ਕਿੰਨਾ ਆ technology ਦਾ ਤੇ ਤੇਰੇ ਕੋਲ network ਹੈਗਾ data ਹੈਗਾ ਨਾਲ ਹੀ one ਇਹ ਦੇਖ ਕੇ ਨਾਲ ਹੀ two ਦੇਖ ਲਈ ਆ

ਅੱਛਾ ਅੱਛਾ ਅੱਜ ਕਿ ਗੱਲ network ਜਾ data ਵਿਚ problem ਕੋਈ ਉਹ ਤਾ ਤੇਰੀ ਗੱਲ ਸਹੀ ਵ ਦੇਖ ਲੈ ਯਾਰ ਕੀਦਾ ਦੇ time ਆ ਗਏ ਹੁਣ ਕੋਈ time ਹੁੰਦਾ ਸੀ ਮੈਨੂੰ ਯਾਦ ਹੈ ਗਾ ਪਹਿਲੇ ਆਪਾ ਛੋਟੇ ਹੁੰਦੇ ਸੀ ਪਿੰਡ ਰਹਦੇ ਸੀ ਤੇ ਤੈਨੂੰ ਪਤਾ ਲੋਕਾਂ ਤੋਂ ਫੋਨ ਵੀ ਨਹੀਂ ਹੁੰਦੇ ਸੀ ਤੇ ਪਿੰਡ ਸਾਡੇ ਫੋਨ ਆਇਆ ਪਹਿਲੇ ਵਾਰੀ ਆਪਾ phone ਲਾਇਆ ਆਪਣੇ ਘਰ ਜਦੋ ਕਿਸੇ ਦੇ ਘਰੋਂ ਸਾਡੇ ਘਰ ਫੋਨ ਆਣਾ ਦੂਜੇ ਘਰੋਂ ਓਹਦੇ ਨਾਲ ਗੱਲ ਕਰਾਓ ਫਿਰ ਓਹਦੇ ਘਰ ਜਾਣਾ ਹਾਂ ਜੀ ਤੁਹਾਡਾ ਫੋਨ ਆਇਆ ਫਿਰ ਸਾਡੇ ਘਰ ਆਣਾ ਓਹਨੇ ਦੁਬਾਰਾ phone ਆਣਾ ਫਿਰ ਗੱਲ ਕਰਨੀ ਜਿਵੇ STD ਹੁੰਦੇ ਸੀ ਓਹਦਾ ਦਾ ਹੁੰਦਾ ਸੀ ਸਾਡਾ ਘਰ ਕਦੇ ਨੇ ਕਿਸੇ ਨੇ ਆਣਾ ਕਦੇ ਕਿਸੇ ਨੇ ਮਤਬਲ ਜੀਦਾ ਫੋਨ ਆਣਾ ਸਾਡੇ ਘਰ ਹੀ ਆਣਾ ਉਹ ਕੀਦਾ ਦਾ time ਸੀ ਫਿਰ ਲੋਕਾਂ ਤੋਂ landline ਫੋਨ ਹੋ ਗੇ ਫਿਰ ਉਸ ਤੋਂ ਬਾਅਦ ਹੋਲੀ ਹੋਲੀ ਲੋਕਾਂ ਵਿਚ ਬਾਦਲਵ ਆਣ ਲੱਗ ਗਿਆ technology ਯਾਰ ਇਕ ਤਰਾਂ ਦੀ ਜੀਹਦੇ ਕਰਕੇ ਹੋਲੀ ਹੋਲੀ change ਆਈ ਜਾਂਦੇ ਹਾਂ ਹਾਂ ਓਹਦੇ ਵੀ charges ਪੈਂਦੇ ਸੀ ਉਹ ਤੇ ਗੱਲ ਸਹੀ ਤੇਰੀ ਹਾਂ ਗਈ ਪਤਾ ਕਿ ਗੱਲ ਪਰ ਫਿਰ ਵੀ ਪਹਿਲੇ ਨਾਲੋਂ ਦੇਖਿਆ ਜਾਵੇ ਤਾ ਬਹੁਤ ਫਰਕ ਆ ਪਹਿਲੇ ਕਿ ਹੁੰਦਾ ਸੀ ਸਾਡੇ ਕੋਲ ਇੱਕੋ sim ਹੁੰਦੀ ਸੀ bsnl ਦੀ ਉਹ ਵੀ ਲੋਕਾਂ ਨੇ ਵੱਖਰਾ ਮਾਜਕ ਕੱਢਤਾ ਬਾਈ ਸਾਹਿਬ ਨਹੀਂ ਲਗਦਾ ਤੇ ਤਾ ਕਰਕੇ ਤੁਹਾਨੂੰ ਪਤਾ ਹੀ ਜਦੋ data ਘੱਟ ਗਿਆ ਜਦੋ speed ਘੱਟ ਹੋਣ ਲੱਗ ਗਈ downloading ਵਿਚ ਜਿਆਦਾ time ਲਗ ਗਿਆ ਤਾ ਕਰਕੇ ਹੋਲੀ ਹੋਲੀ three G ਅਣ ਲੱਗ ਗੇ ਨੇ ਥੋੜ੍ਹਾ two G ਨੂੰ cover ਕੀਤਾ ਜਿਥੇ ਲੋਕ ਦੀ two G speed ਚਲਦੀ ਸੀ ਫਿਰ ਹੋਲੀ ਹੋਲੀ ਪੰਜ ਸੋ KB ਸਤ ਸੋ KB ਅੱਠ ਸੋ KB ਮਤਬਲ ਕਿ ਹੋਣੇ ਸ਼ੁਰੂ ਹੋਣ ਲੱਗ ਗਏ ਇਹ ਸਾਰੀ technology ਯਾਰ ਕਿੱਥੇ ਬਟਨਾ ਵਾਲੇ ਫੋਨ ਸੀ ਕਿਥੇ android ਆਣ ਲਗ ਗਏ ਮਤਬਲ technology ਜਿਹੜਾ ਹੋਲੀ ਹੋਲੀ ਕਰਕੇ ਲੋਕਾਂ ਵਿੱਚ changes ਆਈ ਜਾਂਦੇ ਆ ਤੂੰ ਪਹਿਲੇ ਕਦੇ three G sim use ਕੀਤੀ

ਹਾਂ ਹਾਂ ਹਾਂ ਪਤਾ ਕਿ ਹੁੰਦਾ ਸੀ ਹਰ sector ਵਿਚ ਹੁੰਦਾ ਸੀ ਬੈਂਕ ਡਾਕਖਾਨ ਤੇ ਹੋਰ ਜਿੰਨੇ ਵੀ private sector ਹੈ ਗੇ ਵ ਸਕੂਲ collage ਵਿਚ use ਹੁੰਦਾ ਵ ਤਾ ਜੋ ਓਹਨਾ ਦੀ capacity ਆ ਉਸ ਹਿਸਾਬ ਨਾਲ network ਦੇਣਾ ਜਦੋ ਏਨੀ ਜਿਆਦਾ branches use ਕਰਨ ਵਾਲਿਆਂ ਇੰਨੇ ਬੰਦੇ use ਕਰਨ ਵਾਲੇ ਤੇ ਓਹਦੀ speed ਵਿਚ ਫਰਕ ਤਾ ਪੈਣਾ naturely ਆ ਰਾਤੀ ਤੂੰ ਦੇਖਿਆ ਹੋਣਾ ਜਿਹੜੇ ਸਕੂਲ collage ਆ ਜਾ ਹੋਰ office ਜਿੰਨੇ ਵੀ bank private sector ਹੈ ਗਏ ਸਾਰੇ ਬੰਦ ਹੁੰਦੇ ਰਾਤ ਨੂੰ mostly ਇਹਦੇ ਕਰਕੇ changes ਆ ਜਾਂਦੇ ਆ ਤਾ ਕਰਕੇ ਜਿਆਦਾ speed ਹੋ ਜਾਂਦੀ ਆ

ਛੇ ਛੇ ਮਹੀਨੇ ਤੁਹਾਨੂੰ data free ਉਸ time ਪਹਿਲੇ ਅਸੀਂ use ਕਰਦੇ ਹੁੰਦੇ ਸੀ ਕੀਤੇ ਪੰਜ ਸੌ MB ਮਿਲ ਜਾਣਾ ਕੀਤੇ ਪਹਿਲਾ recharge ਹੁੰਦੇ ਸੀ ਇਕ GB ਦਾ ਤੇ ਇਕ ਮਹੀਨਾ ਕੱਢ ਦੇ ਅਸੀਂ

ਉਹ ਤੇ ਤੇਰੀ ਗੱਲ ਸਹੀ ਆ ਅਜੇ ਕਲ ਬਾਰੇ changes ਤੂੰ ਦੇਖਿਆ ਹੋਣਾ ਹਰ ਇਕ ਚੀਜ਼ ਵਿਚ ਹੋਣ ਲੱਗ ਪਏ ਆ ਹੁਣ ਜਿਸ ਤਰਾਂ ਤਰਾਂ three G ਚਲਦਾ ਸੀ speed ਮਾਰੀ ਪਈ ਚਲਦੀ ਪੈ ਸੀ ਫਰ ਹੋਲੀ ਹੋਲੀ four G ਆ ਗਿਆ ਮੈਂ ਗੱਲ ਕਰਦਾ ਪਿਆ ਸੀ ਸਾਡੇ ਤੋਂ ਪੁਰਾਣੀਆਂ sim ਹੁੰਦੀਆਂ three G ਸੀ ਸਾਡੇ ਕੋਲ airtel sim use ਦੀ ਕਰਦਾ ਸੀ ਤੇ ਇਕ videocon ਦੀ ਤੇ ਮੇਰੇ ਤੋਂ ਫੋਨ ਵੀ ਹੁੰਦਾ ਸੀ micromax ਪਹਿਲੇ ਤੈਨੂੰ ਪਤਾ ਸੀ micromax ਚਲਦੇ ਸੀ realme ਹੋ ਗਿਆ redme ਹੋ ਗਿਆ ooppo vivo ਉਸ time ਏ ਹੀ ਚਲਦੇ ਸੀ micromax ਤੈਨੂੰ ਪਤਾ ਸਨ ਤੋਂ ਜਿਆਦਾ ਫੋਨ ਇਹੀ ਚਲਦੇ ਸੀ micromax samsung ਉਹ ਲੋਕਾਂ ਵਿਚ ਜਿਆਦਾ craze ਆਂ ਲੱਗ ਗਿਆ ਹੁਣ ਫੋਨ four G ਆ ਗਏ ਤੇ five G ਵੀ ਆ ਗਏ ਹੁਣ ਤੋਂ ਦੇਖਿਆ ਹੋਣਾ ਸਿਮ four G ਆ ਗਈਆਂ ਫੋਨ ਲੱਗ ਪੱਗ ਬੰਦ ਹੋ ਗਏ three G ਕਿਉਕਿ ਹਰ ਕੋਈ ਚਾਹੁੰਦਾ ਸੀ ਕਿ ਮੇਰੇ data ਦੀ speed ਜਿਆਦਾ ਹੋਵੇ ਹਰ ਕੋਈ ਚਾਹੁੰਦਾ ਕਿ ਮੈਂ fast speed ਚਲਵਾ ਕਿ ਮਿੰਟਾ ਸੈਕਿੰਡ ਵਿਚ download ਮੈਂ ਹੋ ਮਿੰਟਾ ਸੈਕਿੰਡ ਵਿਚ sand ਹੋ ਜੇ ਲੋਕਾਂ ਨੇ ਆਪਣਾ time ਬਚਣ ਲਈ ਜਿਥੇ ਕੋਈ ਪਹਿਲੇ ਚੀਜ਼ bluetooth ਹੁੰਦੀ ਸੀ ਓਹਦੇ ਨਾਲ sand ਕਰਨੀ ਇਕ ਗਾਣਾ ਕਰਨਾ ਤੇ ਪੰਜ ਮਿੰਟ ਬੈਠੇ ਰਹਿਣਾ ਇਕ Percent ਦੋ Percent ਕਿੰਨਾ ਟੀਮ ਲੱਗ ਦਾ ਹੁੰਦਾ ਸੀ ਹੁਣ ਸਾਡੇ ਕੋਲ share it share me xzender ਹੋਰ ਇਹਦੇ ਦੇ app ਆ ਗਏ ਨੇ

speed ਜਿਹੜੀ ਆਣੀ ਜਿਹੜਾ ਸਾਡਾ network ਆ ਜਿਹੜੀਆਂ ਕੰਪਨੀਆਂ ਸੁਧਾਰ ਲਹਿੰਦੀਆਂ ਪਹਿਲੇ ਕਿਥੇ ਮਾਰੀ ਮਾਰੀ speed ਹੁੰਦੀ ਸੀ ਹੁਣ ਕਿਥੇ ਏਨੀ ਜਿਆਦਾ speed but ਇਕ ਚੀਜ਼ ਹੈ ਗੀ ਹੁਣ ਤੇ three G FOUR G ਆ ਗੀ ਤੇ ਲੋਕਾਂ ਕੋਲ ਦੀ ਵੀ ਬਹੁਤ ਕਮੀ ਹੋ ਗਈ ਅਜੇ ਕਲ ਲੋਕਾਂ ਨੇ ਮਿਲਣ ਲਈ time ਰਖਿਆ ਹੋਇਆ ਆ ਨਹੀਂ ਮੈਨੂੰ ਕਮ ਬੜੇ ਆ ਮੈਂ ਕਹਿਣਾ ਬੰਦਾ ਵੀ four G speed ਵਾਲਾ ਹੋ ਗਿਆ ਬੰਦੇ ਨੇ ਆਪਣੇ ਕੋਲ ਜਾ ਕਿਸੇ ਕੋਲ ਬੈਠਣ ਦਾ time ਨਹੀਂ ਹੈ

ਹੂੰ ਯਾਰ ਇਹ ਸਾਰੀਆਂ facility ਸਾਨੂੰ ਕੰਪਨੀਆਂ ਦੇਣ ਲੱਗ ਪਈ ਆ ਪਹਿਲੇ ਜਿਵੇ ਪੰਜ ਸੌ mb ਵਿਚ ਹੁਣ ਮਿਲਣ one gb ਲੱਗ ਪਾਈਆਂ ਦੋ ਦੋ gb ਕੰਪਨੀ ਦਿੰਦੀ ਆ ਫਿਰ ਕੁਛ ਬੰਦੇ ਹੈ ਜੋ ਉਹ ਵੀ ਲਿਮਿਟ ਨੂੰ ਖਤਮ ਕਰੀ ਜਾਂਦੇ ਆ ਪੰਜ ਪੰਜ ਛੇ ਛੇ gb use ਕਰੀ ਜਾਂਦੇ ਆ ਇਹ ਤੇ ਚੀਜ਼ਾਂ ਸਾਡੇ ਲਈ ਕੁਛ benefit ਆ ਅੱਜ ਕਲ ਆਪਾ you tube ਵਿਚ ਹਰ ਇਕ ਚੀਜ਼ sarch ਕਰ ਸਕਦੇ ਆ ਸਾਨੂੰ ਕਿਸੇ ਚੀਜ਼ ਦੀ ਲੋਡ ਪੈਣੀ ਨਹੀਂ ਬਸ ਸਾਡੇ ਕੋਲ data ਹੋਣਾ ਚਾਹੀਦਾ ਆ ਕੋਈ ਵੀ topic ਚੁੱਕ ਲੈ ਕੋਈ ਵੀ question ਤੂੰ you tube ਤੇ ਭਰ ਓਹਦੇ ਤੈਨੂੰ ਹਾਜਰ ਵੀਡੀਓ ਮਿਲ ਜਾਣਿਆ ਆ ਤੇ ਓਸੇ ਵਕਤ ਹਾਲ ਮਿਲ ਜਾਣਾ ਆ ਦੇਖਿਆ ਜਾਵੇ ਤੇ data ਦੇ ਬਹੁਤ ਜਿਆਦਾ benefit ਹੈ ਗੇ ਆ ਸਾਡੀਆ ਕਈ problem ਹੈ ਗਿਆ ਨੇ ਜੋ ਨਹੀਂ solve ਹੁੰਦੀਆਂ ਤੇ ਅਸੀਂ youtube ਤੇ ਜਾ google ਤੇ sarch ਕਰਕੇ ਹੋਰ ਕਿਸੇ ਤਰਾਂ ਵੀ ਕਰਕੇ data use ਕਰ ਸਕਦੇ ਆ ਉਹ ਤੇ ਤੇਰੀ ਗੱਲ ਸਹੀ ਆ ਜਿਹੜਾ telecom ਅੱਜ ਕਲ ਜਿਹੜੇ ਸਾਡੇ ਤੋਂ data ਓਹਦੇ ਕਰਕੇ ਲੋਕਾਂ ਤੇ ਕਮਾਈ ਦੇ ਸਾਧਨ ਰੱਖ ਲਿਆ ਦੇਖਿਆ ਹੋਣਾ youtube